ਹਾਂ ਆਖਰੀ ਚਾਰ ਅੰਕ ਜੀ ਮੇਰੇ ਹੈਗੇ ਨੇ ਅਧਾਰ ਕਾਰਡ ਦੇ ਜੀ ਸੰਤਾਲੀ zero ਪੰਜ ਸੰਤਾਲੀ ਲਿਖ ਲਓ ਫਿਰ zero ਲਿਖ ਲਓ, ਫਿਰ ਪੰਜ ਲਿਖ ਲਓ ਜੀ।

ਅਹ ਹਾਂਜੀ ਹਾਂਜੀ madam ਦੱਸੋ, ਹਾਂਜੀ ਹਾਂਜੀ।

ਮੈਂ ਤੁਹਾਡੇ ਨਾਲ ਨਾ ਆਪਣੀ ਜ਼ਿੰਦਗੀ ਦੀਆਂ ਕੁਛ ਹੋਰ ਵੀ ਗੱਲਾਂ ਸਾਂਝੀਆਂ ਕਰਨਾ ਚਾਹੁਨਾ ਹੈਂ, ਮੇਰੇ ਇੱਕ ਜ਼ਿੰਦਗੀ ਦਾ ਇੱਕ ਇਹ ਵੀ ਇੱਕ ਅੰਗ ਸੀ, ਮੈਂ ਕੁਛ ਸਮੇਂ ਲਈ ਬਾਹਰਲੇ ਮੁਲਕ ਜਿਹਨੂੰ ਆਪਾਂ ਆਮ ਤੌਰ ਤੇ ਵਿਦੇਸ਼ ਕਹਿ ਦਿੰਦੇ ਹਾਂ, ਉੱਥੇ ਵੀ ਜਾ ਕੇ ਆ ਚੁਕਾ ਹੈਂ, ਬਾਹਰਲੇ ਮੁਲਕ ਦੇ ਵਿੱਚ ਮੈਨੂੰ ਬਹੁਤ ਹੀ ਜੋ ਮੇਰਾ ਕਹਿ ਸਕਦੇ ਹਾਂ ਤਜਰਬਾ ਰਿਹਾ ਜਾਂ ਮੇਰਾ ਕੀ ਕਹਿੰਦੇ ਹੁੰਦੇ ਹੈ ਉੱਥੋਂ ਨਾਲ ਜੋ ਲੋਕਾਂ ਦੇ ਨਾਲ ਮੇਰਾ ਮੇਲ ਮਿਲਾਪ ਰਿਹਾ ਮੈਨੂੰ ਬੜਾ ਉਹਦੇ ਨਾਲ ਇੱਕ ਅਲੱਗ ਤਰ੍ਹਾਂ ਦਾ ਅਲੱਗ ਤਰ੍ਹਾਂ ਦਾ ਮੇਰਾ ਇੱਕ ਤਜਰਬਾ ਹੋਇਆ ਜ਼ਿੰਦਗੀ ਦਾ ਜਿਹਨੂੰ ਮੈਂ ਕਦੇ ਵੀ ਨਹੀਂ ਭੁੱਲ ਸਕਦਾ, ਮੈਂ ਤਕਰੀਬਨ ਜਦੋਂ ਆਪਦੀ ਪੜ੍ਹਾਈ ਪੂਰੀ ਕੀਤੀ ਪੜ੍ਹਾਈ ਪੂਰੀ ਕਰਕੇ ਮੈਨੂੰ ਬਾਹਰ ਜਾਣ ਦਾ ਮੌਕਾ ਮਿਲਿਆ ਮੈਂ ਵਿਦਿਆਰਥੀ ਵੀਜ਼ੇ ਦੇ ਉੱਤੇ ਇੱਕ country ਹੈਗੀ ਹੈ ਇੱਧਰਲੇ side ਤੇ country ਕਹਿ ਸਕਦੇ ਹਾਂ ਦੇਸ ਕਹਿ ਸਕਦੇ ਹਾਂ ਉਹਨੂੰ ਆਪਾਂ ਠੀਕ ਹੈ ਜੀ ਗੋਰਿਆਂ ਗੋਰਿਆਂ ਦੀ ਇੱਕ ਦੇਸ ਹੈਗਾ ਹੈ ਆਸਟ੍ਰੇਲੀਆ ਉੱਥੇ ਮੈਂ ਜਾਣਦਾ ਮੈਨੂੰ ਮੋਕਾ ਮਿਲਿਆ ਮੈਂ ਵਿਦਿਆਰਥੀ ਵੀਜ਼ਾ ਲੈ ਕੇ ਉੱਥੇ ਗਿਆ, ਪਹਿਲਾਂ ਮੈਂ ਇਹਨਾਂ ਦਾ ਇੱਕ test ਹੁੰਦਾ ਹੈ, ਉਹ ਬਹੁਤ ਚੰਗੀ ਤਰ੍ਹਾਂ clear ਕੀਤਾ, ਕਰਨ ਤੋਂ ਬਾਅਦ ਮੈਂ ਉੱਥੇ ਗਿਆ ਉੱਥੇ ਜੋ ਉਸ ਧਰਤੀ ਤੇ ਜਦੋਂ ਵੀ ਮੈਂ ਪਹੁੰਚਿਆ ਉੱਥੇ ਇੱਥੋਂ ਦੀ ਜ਼ਿੰਦਗੀ ਤੇ ਉੱਥੋਂ ਦੀ ਜ਼ਿੰਦਗੀ ਦਾ ਜ਼ਮੀਨ ਆਸਮਾਨ ਦਾ ਫ਼ਰਕ ਹੈਗਾ ਹੈ, ਉੱਥੇ ਜੇ ਤੁਸੀਂ ਕੰਮ ਕਰੋਂਗੇ ਤਾਂ ਤੁਹਾਨੂੰ ਰੋਟੀ ਮਿਲੇਗੀ, ਵਿਹਲੇ ਬੈਠਿਆਂ ਨੂੰ ਕਿਸੇ ਨੇ ਕੋਈ ਰੋਟੀ ਨੀ ਦੇਣੀ ਨਾ ਕੋਈ ਉੱਥੇ ਘਰਦੇ ਰੋਟੀ ਦਿੰਦੇ ਹੈ, ਨਾ ਕੀ ਕਹਿੰਦੇ ਹੁੰਦੇ ਆ ਤੁਹਾਡੇ ਮਾਂ ਪਿਓ ਰੋਟੀ ਦੇਣਗੇ, ਇੱਕ ਅਠਾਰਾਂ ਸਾਲ ਦੀ ਉਮਰ ਟੱਪਣ ਤੋਂ ਬਾਅਦ ਤੁਹਾਨੂੰ ਆਪਣੇ ਆਪ ਕਮਾ ਕੇ ਆਪਣੀ ਰੋਟੀ ਕਰਨੀ ਪਊਗੀ।

ਮੈਨੂੰ ਆਪਣੀ ਕਾਰ ਦੇ ਵਿੱਚ ਉਹ ਆਪਣੇ ਘਰ ਲੈ ਕੇ ਗਏ, ਅਸੀਂ ਉੱਥੇ ਪਹੁੰਚੇ ਅਗਲੇ ਦਿਨ ਹੀ ਉਹਨਾਂ ਨੇ ਮੈਨੂੰ ਪਹਿਲਾਂ ਮੇਰੇ school ਦੇ ਵਿੱਚ ਲੈ ਕੇ ਗਏ ਜਿੱਥੇ ਮੈਂ ਵਿਦਿਆਰਥੀ ਵੀਜ਼ਾ ਲੈ ਕੇ ਆਪਦੀ

ਉਹਨਾਂ ਨਾਲ ਮਿਲਣ ਤੋਂ ਬਾਅਦ ਮੈਂ ਤਕਰੀਬਨ ਪੰਜ ਛੇ ਘੰਟੇ school ਦੇ ਵਿੱਚ ਰਹਿ ਕੇ ਵਿਦਿਆ~ ਦੇ ਅਹ ਵਿਦ~ ਵਿਦਿਆਲੇ ਦੇ ਵਿੱਚ ਰਹਿ ਕੇ ਵਾਪਸ ਮੈਂ ਆ ਗਿਆ, ਉਸ ਤੋਂ ਬਾਅਦ ਅਗਲੇ ਦਿਨ ਸਾਡੀ ਜ਼ਿੰਦਗੀ ਦੀ ਜੋ ਦੌੜ ਧੂਪ ਹੈ, ਉਹ ਨੂੰ ਸ਼ੁਰੂ ਹੋ ਗਈ, ਮੈਂ ਉਹਨਾਂ ਨੂੰ ਆਖਿਆ ਵੀ ਮੈਨੂੰ ਕੋਈ ਕੰਮ ਦਿਵਾਇਆ ਜਾਵੇ, ਉਹਨਾਂ ਨੇ ਮੈਨੂੰ ਉੱਥੇ ਕੰਮ ਦਿਵਾਇਆ, ਖੇਤਾਂ ਦੇ ਵਿੱਚ ਕੰਮ ਕਰਨ ਦਾ ਕਿਉਂਕਿ ਮੈਂ ਜ਼ਿੰਦਗੀ ਦੇ ਵਿੱਚ ਹੋਰ ਤਾਂ ਕੋਈ ਬਹੁਤਾ ਕੰਮ ਕੀਤਾ ਨੀ ਸੀ ਮੈਂ ਖੇਤੀਬਾੜੀ ਦਾ ਕੰਮ ਕੀਤਾ ਹੋਇਆ ਸੀ, ਮੈਨੂੰ ਉਹ ਉੱਥੋਂ ਕੋਈ ਅਸੀਂ ਕੋਈ ਇੱਕ local ਗੱਡੀ ਤੇ ਚੜ੍ਹ ਕੇ Local ਗੱਡੀ ਤੇ ਸ~ ਜਿਹੜੀ ਉਹਨਾਂ ਕਹਿ ਸਥਾਨਕ ਸ~ ਅਹ ਸਥਾਨਕ ਜਿਹੜੀ ਅਸੀਂ ਬਸ ਕਹਿ ਸਕਦੇ ਹਾਂ ਉਹਦੇ ਵਿੱਚ ਅਸੀਂ ਸਫ਼ਰ ਕਰਕੇ ਅਸੀਂ ਦਸ ਪੰਦਰਾਂ ਕਿੱਲੋਮੀਟਰ ਮੀਲ ਦੂਰ ਜਾ ਕੇ ਸਾਨੂੰ ਇੱਕ ਖੇਤਾਂ ਦੇ ਵਿੱਚ ਕੰਮ ਮਿਲਿਆ ਉੱਥੋਂ ਦਾ ਗੋਰਾ ਜੋ ਕਹਿ ਸਕਦੇ ਹਾਂ ਜੱਦੀ ਪੁਸ਼ਤੀ ਗੋਰਾ ਸੀ ਉਸਨੇ ਆਪਦੇ ਖੇਤਾਂ ਦੇ ਵਿੱਚ ਸਾਨੂੰ ਕੰਮ ਦਿੱਤਾ, ਖੇਤਾਂ ਦੇ ਵਿੱਚ ਅਸੀਂ ਜਿਵੇਂ ਆਪਣੇ ਪੰਜਾਬ ਦੇ ਵਿੱਚ ਤੋਰੀਆਂ ਹੁੰਦੀਆਂ ਨੇ ਜਾਂ ਖੀਰੇ ਹੁੰਦੇ ਆ ਉਸ type ਦਾ ਇੱਕ ਤਰ੍ਹਾਂ ਦਾ ਫਲ ਸੀ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 ਘੰਟੇ ਦੇ ਅਸੀਂ ਤਕਰੀਬਨ ਛੇ ਘੰਟੇ ਰੋਜ਼ ਕੰਮ ਕਰਦੇ ਹੁੰਦੇ ਸੀ ਸਾਨੂੰ end ਦੇ ਉੱਤੇ ਨਕਦੋ ਨਕਦ ਉਹ ਪੈਸੇ ਮਿਲਦੇ ਹੁੰਦੇ ਸੀ, ਅਸੀਂ ਉੱਥੇ ਕ~ ਮੈਂ ਘੱਟੋ ਘੱਟ ਦਸ ਪੰਦਰਾਂ ਦਿਨ ਖੇਤਾਂ ਦੇ ਵਿੱਚ ਇਸੇ ਤਰ੍ਹਾਂ ਕੰਮ ਕੀਤਾ, ਉੱਥੋਂ ਦੀ ਖੇਤਾਂ ਦੀ ਇੱਕ ਵਿਸ਼ੇਸ਼ਤਾ ਇਹ ਸੀ ਵੀ ਉੱਥੇ ਗਰਮੀ ਬਹੁਤ ਹੀ ਜ਼ਿਆਦਾ ਤੇਜ਼ ਸੀ ਜਿਹੜੀ ਗਰਮੀ ਸੀ ਉਹ ਸਰੀਰ ਦੇ ਵਿੱਚ ਚੁੱਭਦੀ ਸੀ, ਜਿਵੇਂ ਤੁਹਾਨੂੰ ਕੋਈ ਸੂਈਆਂ ਮਾਰੀ ਜਾਂਦਾ ਹੁੰਦਾ, ਇਉਂ ਇਸ ਤਰ੍ਹਾਂ ਦੀ ਗਰਮੀ ਹੁੰਦੀ ਹੁੰਦੀ ਸੀ ਬਹੁਤੀ ਦੇਰ ਤੁਸੀਂ ਉੱਥੇ ਖੇਤਾਂ ਦੇ ਵਿੱਚ ਕੰਮ ਨੀ ਬ~ ਬੰਦਾਂ ਬਹੁਤੀ ਦੇਰ ਖੇਤ ਦੇ ਵਿੱਚ ਕੰਮ ਨੀ ਕਰ ਸਕਦਾ ਸੀ ਉਹਨੂੰ ਕੰਮ ਛੱਡ ਕੇ ਕਿਤੇ ਨਾ ਕਿਤੇ ਛਾਂ ਵਾਲੀ ਥਾਂ ਤੇ ਥੱਲੇ ਜਾ ਕੇ ਆਰਾਮ ਕਰਨਾ ਪੈਂਦਾ ਹੀ ਹੁੰਦਾ ਹੁੰਦਾ ਸੀ, ਲੇਕਿੰਨ ਉੱਥੋਂ ਦੇ ਗੋਰੇ ਇਹ ਇੰਨੇ ਕੰਮ ਪ੍ਰਤੀ ਲਗਨ ਵਾਲੇ ਹੁੰਦੇ ਸੀ, ਉਹ ਕਹਿੰਦੇ ਹੁੰਦੇ ਸੀ ਵੀ ਜੇ ਕੰਮ ਕਰਨਾ ਹੈ ਤਾਂ ਪੂਰਾ ਕਰੋ ਜੇ ਤੁਸੀਂ ਕੰਮ ਵਿੱਚੇ ਛੱਡ ਦਿੱਤਾ ਤੇ ਅਸੀਂ ਤੁਹਾਡੀ ਛੁੱਟੀ ਪਾ ਦੇਵਾਂਗੇ, ਇਸ ਕਰਕੇ ਮਜ਼ਬੂਰਨ ਬਸ ਸਾਨੂੰ ਧੁੱਪੇ ਹੀ ਦਸ ਦਸ ਘੰਟੇ ਅੱਠ ਤੋਂ ਲੈ ਕੇ ਦਸ ਦਸ ਘੰਟੇ ਸਾਨੂੰ ਕੰਮ ਕਰਨਾ ਪੈਂਦਾ ਹੁੰਦਾ ਹੁੰਦਾ ਸੀ, ਮੇਰੇ ਤੋਂ ਜ਼ਿਆਦਾ ਇਹ ਜਿਹਾ ਕੰਮ ਸਾਰਿਆ ਨਾ ਗਿਆ ਕਿਉਂਕਿ ਉੱਥੋਂ ਦੀ ਜਿਹੜੀ ਗਰਮੀ ਹੈ ਉਹ ਬਹੁਤ ਜ਼ਿਆਦਾ ਚੁੱਭਣ ਕਰਕੇ ਉਸ ਤੋਂ ਬਾਅਦ ਮੈਂ ਉੱਥੇ ਕਾਰਾਂ ਧੌਣ ਦਾ ਕੰਮ ਸ਼ੁਰੂ ਕਰ ਲਿਆ, ਮੈਂ ਤਕਰੀਬਨ ਦੋ ਤੋਂ ਤਿੰਨ ਮਹੀਨੇ ਕਾਰਾਂ ਦਾ ਧੌਣ ਦਾ ਦਿੱਤਾ ਸਾਡੇ ਜਿੱਥੇ ਅਸੀਂ ਜਿਹੜੇ ਮੁਹੱਲੇ ਦੇ ਵਿੱਚ ਰਹਿੰਦੇ ਸੀ ਥੋੜ੍ਹੀ ਜਿਹੀ ਦੂਰੀ ਤੇੇ ਉੱਥੇ ਇਕ ਗੋਰੇ ਦਾ ਕਾਰਾਂ ਧੌਣਾਂ ਦਾ ਕਾਰ ਧੌਣ ਦਾ work ਹੈ, ਕਾਰ ਧੌਣ ਦਾ ਕਾਰਖਾਨਾ ਸੀ, ਅਸੀਂ ਉੱਥੇ ਜਾਂਦੇ ਹੁੰਦੇ ਸੀ ਤਕਰੀਬਨ ਮੇਰੇ ਨਾਲ ਦੇ ਪੰਜ ਛੇ ਪੰਜਾਬੀ ਮੁੰਡੇ ਹੋਰ ਸਾਰੇ ਰਲ ਕੇ ਅਸੀਂ ਇੱਕ local ਕਾਰ ਨੂੰ ਕਿਰਾਏ ਤੇ ਕਰਾ ਕੇ ਅਸੀਂ ਉੱਥੇ ਜਾਂਦੇ ਹੁੰਦੇ ਸੀ, ਜਾ ਕੇ ਅਸੀਂ ਆਪਦਾ ਕਾਰਾਂ ਧੌਣ ਦਾ ਕੰਮ ਕਰਨਾ, ਸਵੇਰੇ ਸਵੇਰੇ ਅਸੀਂ ਜਿਉਂ ਜਾਣਾ ਕਾਰਾਂ ਦੀ ਸਾਡੀ ਉਹ ਹਾਜ਼ਰੀ ਲਾ ਦਿੰਦਾ ਹੁੰਦਾ ਸੀ ਅਸੀਂ ਕਾਰਾਂ ਧੋਂਦੇ ਹੁੰਦੇ ਸੀ ਕਾਰਾਂ ਧੌਣ ਤੋਂ

ਕਰਨਾ ਪੈਂਦਾ ਹੁੰਦਾ ਸੀ, ਆਪਦੇ ਹੱਥੀਂ ਅਸੀਂ ਰੋਟੀਆਂ ਪਕਾਉਂਦੇ ਹੁੰਦੇ ਸੀ, ਤਿੰਨ ਮੁੰਡਿਆਂ ਦਾ ਕੰਮ ਹੁੰਦਾ ਸੀ, ਰੋਟੀ ਬਣਾਉਣੀ, ਚਾਰ ਮੁੰਡਿਆਂ ਦਾ ਕੰਮ ਹੁੰਦਾ ਹੁੰਦਾ ਸੀ, ਚਾਰ ਮੁੰਡਿਆਂ ਦਾ ਕੰਮ ਹੁੰਦਾ ਸੀ ਉਹਨਾਂ ਨੇ ਸਾਰਾ ਬਾਕੀ ਦਾ ਘਰਦਾ ਕੰਮ ਕਰਨਾ ਹੁੰਦਾ ਸੀ ਉੱਥੇ ਤਕਰੀਬਨ ਇੱਕ ਘਰਦੇ ਵਿੱਚ ਦੋ ਕਮਰਿਆਂ ਦੇ ਵਿੱਚ ਸੱਤ ਤੋਂ ਅੱਠ ਮੁੰਡੇ ਰਲ ਕੇ ਰਹਿੰਦੇ ਹੁੰਦੇ ਸੀ ਕਿਉਂਕਿ ਖਰਚਾ ਬਹੁਤ ਜ਼ਿਆਦਾ ਹੁੰਦਾ ਹੁੰਦਾ ਸੀ, ਉੱਥੋਂ ਦਾ ਕਿਰਾਇਆ ਬਹੁਤ ਮਹਿੰਗਾ ਸੀ

ਹਿੰਦੁਸਤਾਨ ਦੇ ਵਿੱਚ ਬਦਲ ਕੇ ਦੇਖੀਏ ਤਾਂ ਘੱਟੋ ਘੱਟ ਦਸ ਹਜ਼ਾਰ ਰੁਪਇਆ ਬਣ ਜਾਂਦਾ ਹੁੰਦਾ ਸੀ, ਇਸ ਕਰਕੇ ਸਾਰੇ ਮੁੰਡੇ ਉੱਥੇ ਵੱਧ ਤੋਂ ਵੱਧ ਰਹਿੰਦੇ ਹੁੰਦੇ ਸੀ ਵੀ ਜਿੰਨੇ ਵੱਧ ਰਵਾਂਗੇ ਓਨਾ ਘੱਟ ਖਰਚਾ ਹੋਊਗਾ

ਵੱਡੇ ਵੱਡੇ ਜਿਹੜੇ ਅਹ ਕਹਿ ਸਕਦੇ ਹਾਂ ਆਪਾਂ ਆਹ ਵੱਡੀਆਂ ਵੱਡੀਆਂ ਜਿਹੜੀਆਂ ਦੁਕਾਨਾਂ ਬਣੀਆਂ ਹੁੰਦੀਆਂ ਹੁੰਦੀਆਂ ਸੀ ਇਹਨਾਂ ਦੇ ਵਿੱਚ ਜਾ ਕੇ ਅਸੀਂ ਸਫ਼ਾਈ ਦਾ ਕੰਮ ਕਰਦੇ ਹੁੰਦੇ ਸੀ, ਕਈ ਵਾਰੀ ਸਾਨੂੰ ਜਿਹੜੇ ਆਹ bank ਹੈਗੇ ਆ ਬੈਂਕਾਂ ਦੇ ਵਿੱਚ ਵੀ ਜਾ ਕੇ ਅਸੀਂ ਸਫ਼ਾਈ ਦਾ ਕੰਮ ਕਰਦੇ ਰਹੇ ਆ, ਵਿਦਿਆਰਥੀ ਜੀਵਨ ਉੱਥੋਂ ਦਾ ਬੜਾ ਹੀ ਸੰਘਰਸ਼ ਭਰਿਆ ਹੈਗਾ ਹੈ ਸੰਘਰਸ਼ ਭਰਿਆ ਜੀਵਨ ਉੱਥੋਂ ਦਾ ਵਿਦਿਆਰਥੀ ਹੈਗਾ ਹੈ, ਜ਼ਿੰਦਗੀ ਦੇ ਵਿੱਚ ਉਹ ਦੋ ਸਾਲ ਮੇਰੇ ਇੰਨੇ ਸੰਘਰਸ਼ ਨਾਲ ਟੱਪੇ ਆ ਲੇਕਿੰਨ ਉਸ ਦੋਨਾਂ ਸਾਲਾਂ ਨੇ ਮੈਨੂੰ ਬੜਾ ਕੁਛ ਸਿੱਖਾ ਦਿੱਤਾ, ਇਸ ਤੋਂ ਇਲਾਵਾ ਅਸੀਂ ਸਾਨੂੰ ਤਕਰੀਬਨ ਅਸੀਂ ਹਫ਼ਤੇ ਦੇ ਵਿੱਚ ਇੱਕ ਦਿਨ ਅਸੀਂ ਛੁੱਟੀ ਵੀ ਮਾਰਦੇ ਹੁੰਦੇ ਸੀ ਮੇਰੇ ਚਾਰ ਪੰਜ ਦੋਸਤ ਹੁੰਦੇ ਸੀ, ਅਸੀਂ ਚਾਰਾਂ ਪੰਜਾਂ ਦੋਸਤਾਂ ਨੇ ਇਕੱਠੇ ਬਹਿ ਕੇ ਚੰਗੀ ਤਰ੍ਹਾਂ ਅਸੀਂ ਉੱਥੇ ਇੱਕ ਮੰਨੋਰੰਜਨ ਪਾਰਕ ਹੁੰਦਾ ਸੀ ਉਹਦੇ ਵਿੱਚ ਜਾ ਕੇ ਚੰਗੀ ਤਰ੍ਹਾਂ ਅਸੀਂ ਆਪਦਾ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 ਲੜਕੀਆਂ ਵੀ ਹੁੰਦੀਆਂ ਸੀ ਉਹ ਵੀ ਸਾਡੇ ਨਾਲ ਰਹਿੰਦੀਆਂ ਹੁੰਦੀਆਂ ਸੀ ਅਸੀਂ ਸਾਰੇ ਜਾਣੇ ਇੱਕ ਦੂਜੇ ਨਾਲ ਭੈਣ ਭਰਾ ਦੇ ਤੌਰ ਤੇ ਰਹਿੰਦੇ ਹੁੰਦੇ ਸੀ, ਕੋਈ ਇੱਕ ਦੂਜੇ ਨੂੰ ਈਰਖਾ ਨੀ ਕਰਦਾ ਹੁੰਦਾ ਸੀ, ਸਭ ਰਲ ਮਿਲਕੇ ਇੱਕ ਦੂਜੇ ਦਾ ਸਾਥ ਦਿੰਦੇ ਹੁੰਦੇ ਸੀ, ਕਿਉਂਕਿ ਉਹ ਜ਼ਿੰਦਗੀ ਸੰਘਰਸ਼ ਭਰੀ ਜ਼ਿੰਦਗੀ ਸੀ, ਜੇ ਇੱਕ ਦੂਜੇ ਦਾ ਸਾਥ ਦੇ ਕੇ ਹੀ ਅਸੀਂ ਅੱਗੇ ਨਿਕਲ ਸਕਦੇ ਹੁੰਦੇ ਹੁੰਦੇ ਸੀ, ਜੇ ਕਿਸੇ ਨੂੰ ਪੈਸੇ ਪੈਸੇ ਧੇਲੇ ਦੀ ਲੋੜ ਪੈਂਦੀ ਹੁੰਦੀ ਸੀ, ਅਸੀਂ ਇੱਕ ਦੂਜੇ ਨਾਲ ਪੈਸੇ ਧੇਲੇ ਦੀ ਦੀ ਵਰਤਦੇ ਹੁੰਦੇ ਸੀ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 ਵੀ ਤੂੰ ਪਰਵਾਹ ਨਾ ਕਰ ਮੈਂ ਤੇਰੀ ਹਰ ਤਰ੍ਹਾਂ ਨਾਲ ਮਦਦ ਕਰਾਂਗਾ, ਉਹ ਮੇਰਾ ਇੱਡਾ ਵਧੀਆ ਦੋਸਤ ਬਣਿਆ ਉਹ ਇੱਕ ਠੇਕੇਦਾਰ ਸੀ, ਸਫ਼ਾਈ ਦਾ ਠੇਕੇਦਾਰ, ਉਸਨੇ ਮੈਨੂੰ ਇੱਕ ਬਹੁਤ ਵੱਡੀ building ਦੇ ਵਿੱਚ ਸਫ਼ਾਈ ਦਾ ਠੇਕੇ ਦਾ incharge ਲਾ ਦਿੱਤਾ ਗਿਆ ਉਹ ਬ~ ਉਹ, ਉਹ building ਹਵਾਈ ਅੱਡੇ ਦੇ ਕੋਲੇ ਸੀ, ਅਸੀਂ ਉਹਦੇ ਵਿੱਚ ਮੇਰੇ ਥੱਲੇ ਤਿੰਨ ਮੁੰਡੇ ਕੰਮ ਕਰਦੇ ਹੁੰਦੇ ਸੀ, ਸਾਡਾ ਕੰਮ ਕੁਛ ਨੀ ਹੁੰਦਾ ਸੀ, ਇੱਕ ਬਹੁਤ ਵੱਡੀ ਕਾਰਾਂ ਦੀ ਕਹਿ ਸਕਦੇ ਹਾਂ ਠਾਗ ਹੈ, ਜਿੱਥੇ ਕਾਰਾਂ ਆ ਕੇ ਰੁਕਦੀਆਂ ਹੁੰਦੀਆਂ ਸੀ, ਉਹ ਇੱਕ ਥਾਂ ਹੁੰਦੀ ਹੁੰਦੀ ਸੀ, ਉਹ ਥਾਂ ਦੇ ਵਿੱਚ ਸਾਡਾ ਕੰਮ ਇਹ ਹੁੰਦਾ ਸੀ ਵੀ ਅਸੀਂ ਇੱਥੇ ਕਾਰਾਂ ਨੂੰ ਵਧੀਆ ਤੌਰ ਦੇ ਤਰੀਕੇ ਨਾਲ ਲਵਾਉਣਾ ਹੈ, ਇਹਦੀ ਸਾਫ਼ ਸਫ਼ਾਈ ਰੱਖਣੀ ਹੈ ਇੱਥੇ ਕੋਈ ਗੰਦ ਨਾ ਪਾਵੇ ਜੇ ਕੋਈ ਗੰਦ ਪਾਉਂਦਾ ਹੈ ਤਾਂ ਅਸੀਂ ਅਗਾਂਹ ਦੂਜੀ ਜਿਹੜਾ ਸਾਡੀ ਬਰਾਬਰ ਤੇ ਸਾਡਾ ਦੂਜਾ ਸਮੂਹ ਹੈਗਾ ਹੈ, ਅਸੀਂ ਉਹਨੂੰ ਉਹਨੂੰ ਇਤਲਾਹ ਦੇਣੀ ਹੈ ਵੀ ਇੱਥੇ ਆ ਕੇ ਭਾਈ ਆਹ ਸਫ਼ਾਈ ਕਰੋ ਇੱਥੇ ਗੰਦ ਪੈ ਚੁੱਕਿਆ ਹੈਗਾ ਹੈ,

ਜੋ ਆਰਥਿਕ income ਸੀ ਉਹ ਵੀ ਮੇਰੀ ਬਹੁਤ ਵਧੀਆ ਹੁੰਦੀ ਹੁੰਦੀ ਸੀ, ਮੈਨੂੰ ਚੰਗੇ ਪੈਸੇ ਉਸਦੇ ਵਿੱਚ ਮਿਲਦੇ ਸੀ, ਜਿੰਨਾਂ ਨਾਲ ਮੈਂ ਆਪਦੀ school ਦੀ college ਦੀ fees ਵੀ ਭਰਦਾ ਹੁੰਦਾ ਸੀ, ਕੁਛ ਪੈਸੇ ਮੈਂ ਸਮੇਂ ਸਮੇਂ ਤੇ ਘਰੇ ਆਪਣੇ ਮਾਤਾ ਨੂੰ ਆਪਣੇ ਪ~ ਬਾਪ ਨੂੰ ਆਪਣੇ ਭਰਾ ਨੂੰ ਉਹਨਾਂ ਨੂੰ ਵੀ ਕਦੇ ਮਦਦ ਦੇ ਤੌਰ ਤੇ ਭੇਜਦਾ ਰਹਿੰਦਾ ਹੁੰਦਾ ਸੀ, ਦੋ ਸਾਲ ਤਕਰੀਬਨ ਅਸੀਂ ਇਸੇ ਤਰ੍ਹਾਂ ਗੁਜ਼ਾਰੇ ਆ ਮੈਂ ਆਪਣੀ ਲੇਕਿੰਨ ਉਹ ਮੈਨੂੰ ਆਪਣਾ ਉਹ ਜੀਵਨ ਵਿੱਚੇ ਹੀ ਛੱਡਣਾ ਪਿਆ ਕਿਉਂਕਿ ਮੇਰੇ ਨਾਲ ਇੱਕ ਬਹੁਤ ਵੱਡੀ ਦੁਰਘਟਨਾ ਵਾਪਰ ਗਈ ਸੀ, ਸਾਨੂੰ ਵਾਪਸ ਮੈਨੂੰ ਆਪਣੇ ਸ਼ਹਿਰ, ਆਪਣੇ ਦੇਸ ਮੁੜਨਾ ਪਿਆ, ਕਿਉਂਕਿ ਜਦੋਂ ਮੈਂ ਗਏ ਨੂੰ ਹਾਲੇ ਤਾਂ ਸਾਲ ਹੀ ਹੋਇਆ ਸੀ

ਮੇਰੀ ਮਦਦ ਕਰਨ ਦੇ ਨਾਲ ਉਹਨਾਂ ਨੇ ਮੈਨੂੰ ਦੁਬਾਰਾ ਜ਼ਿੰਦਗੀ ਦੇ ਵਿੱਚ ਉਤਾਂਹ ਉੱਠਣ ਲਈ ਮੈਨੂੰ ਆਖਿਆ, ਮੈਂ ਦੁਬਾਰਾ ਆਇਆ ਉਹਨਾਂ ਦਾ ਕੰਮ ਕੀਤਾ, ਆਪਣੇ ਨਾਲ ਰਲ ਕੇ ਅਸੀਂ ਇੱਕ ਬਹੁਤ ਵਧੀਆ ਕੰਮ ਕੀਤਾ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 ਓਨਾ ਹੀ ਜ਼ਿਆਦਾ ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਊਗਾ, ਓਨਾ ਹੀ ਉਹ ਲੋਕਾਂ ਨੂੰ ਦੂਜੇ ਆਪਣੀ ਸਿਕਸ਼ਾ ਦੇ ਸਕਦਾ ਹੈ, ਵੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਨਾਲ ਜ~ ਜਿਉਣਾ ਹੈ, ਕਿਉਂਕਿ ਜਿੰਨੇ ਜ਼ਿੰਦਗੀ ਦੇ ਵਿੱਚ ਸੰਘਰਸ਼ ਆ ਜਾਂ ਕਮੀਆਂ ਨੀ ਦੇਖਣੀ~

ਜੀ ਨਮਸਕਾਰ sir ਮੈਂ ਗੇਲੀ ਗੱਲ ਕਰ ਰਿਹਾ ਹਾਂ ਆਈਡੀਆ sim company ਦੇ service center ਤੋਂ, ਦੱਸੋ ਕਿਸ ਪ੍ਰਕਾਰ ਮੈਂ ਤੁਹਾਡੀ ਸਹਾਇਤਾ ਕਰ ਸਕਦਾ ਹਾਂ?

Sir ਤੁਸੀਂ ਬਿਲਕੁਲ ਨਿਸ਼ਚਿੰਤ ਰਹੋ ਮੈਂ ਮਾਫ਼ੀ ਚਾਹੁੰਦਾ ਹਾਂ ਕਿ ਸਾਡੀ ਵਜ੍ਹਾ ਨਾਲ ਤੁਹਾਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ sir service quality ਦੇ purpose ਲਈ ਨਾ ਤੁਹਾਡੀ call ਆ ਜਿਹੜੀ ਉਹ record ਕੀਤੀ ਜਾ ਰਹੀ ਹੈ, ਉਮੀਦ ਹੈ ਕਿ ਤੁਹਾਨੂੰ ਇਸ ਤੋਂ ਕੋਈ ਆਪੱਤੀ ਨਹੀਂ ਹੋਵੇਗੀ।

Okay ਰਮੇਸ਼ ਜੀ ਕੀ ਤੁਹਾਡਾ mobile number ਕਿੰਨਾ ਹੈ?

ਠੀਕ ਹੈ sir ਕੀ ਸਮੱਸਿਆ ਆ ਰਹੀ ਹੈ ਤੁਹਾਨੂੰ sim use ਕਰਨ ਦੇ ਵਿੱਚ? Okay internet speed ਜਿਹੜੀ ਕਿ ਤੁਹਾਨੂੰ slow ਆ ਰਹੀ ਹੈ sir ਤੁਸੀਂ ਕਿਹੜੀ ਜਗ੍ਹਾ ਤੋਂ belong ਕਰਦੇ ਹੋ ਸ਼ਹਿਰ ਤੋਂ ਜਾਂ ਪਿੰਡ ਤੋਂ ਜੀ?

Okay ਤੋ ਆਪ ਐਸਾ ਅਹ ਕੀਜੀਏ ਇੱਕ ਵਾਰ mobile ਦੀ setting ਦੇ ਵਿੱਚ ਜਾਓ ਜੀ ਹੁਣ ਤੁਸੀਂ ਮੈਂ ਤੁਹਾਨੂੰ online assist ਕਰ ਰਿਹਾਂ ਗਾ। ਜੀ ਬਿਲਕੁਲ ਬਿਲਕੁਲ ਮੈਂ ਤੁਹਾਡੀ ਪਰੇਸਾਨੀ ਸਮਝ ਪਾ ਰਿਹਾ ਹੈਗਾ, ਫਿਰ ਉਹੀ ਹੈਨਾ sir ਕਿ ਮੈਂ ਤੁਹਾਡੀ problem ਆ ਜਿਹੜੀ ਉਹਨੂੰ solve ਕਰਨ ਦੀ ਹੁਣ ਕੋਸ਼ਿਸ਼ ਕਰ ਰਿਹਾਂ ਹੈ ਕਿ please ਮੇਰੀ request ਹੈ ਕਿ please ਤੁਸੀਂ ਮੇਰੀ ਗੱਲ ਮੰਨੋ ਇੱਕ ਵਾਰ ਆਪਣੇ phone ਦੀ setting ਖੋਲੋ ਜੀ। Okay ਤੁਸੀਂ mobile ਦੀ setting ਵਿੱਚ ਚਲੇ ਗਏ ਉੱਥੇ ਜਾ ਕੇ ਤੁਸੀਂ sim card and network setting ਦੇ ਵਿੱਚ ਚਲੇ ਜਾਓ। ਚਲੇ ਗਏ ਅਹ okay ਜਿਹੜਾ ਕਿ ਉੱਥੇ ਤੁਹਾਡਾ net ਚੱਲਣਾ ਉਹ sim one select ਕੀਤਾ ਹੋਇਆ ਜਾਂ two select ਕੀਤਾ ਹੋਇਆ ਜੀ? One ਤੇ ਕੀ ਜਿਹੜਾ ਕਿ ਤੁਹਾਡਾ ਆਈਡੀਆ ਦਾ number ਹੈ, ਉਹ sim ਇੱਕ number ਤੇ ਹੀ ਹੈ? Okay ਉਸ ਤੋਂ ਬਾਅਦ ਨਾ ਇੱਕ network type ਹੁੰਦਾ ਗਾ ਕਿ ਕਿਹੜਾ ਹੋਰ ਤੁਹਾਡਾ select ਹੋਇਆ ਤਿੰਨ, ਤਿੰਨ options ਆਉਣਗੀਆਂ two G three G four G ਉਹ ਕਿਹੜਾ select ਹੋਇਆ ਗਾ ਤੁਹਾਡਾ?

ਔਰ ਜ਼ਲਦ ਤੋਂ ਜ਼ਲਦ ਸਾਡੀ team ਵੱਲੋਂ ਤੁਹਾਨੂੰ call ਆ ਜਾਏਗੀ ਔਰ ਜਿਹੜੀ ਕਿ ਤੁਹਾਡੀ ਸਮੱਸਿਆ ਆ ਰਹੀ ਹੈ ਤੁਹਾਨੂੰ ਉਹ ਬਹੁਤ ਜ਼ਲਦੀ solve ਕੀਤੀ ਜਾਏਗੀ। ਠੀਕ ਹੈ ਮਤਲਬ ਸਾਰੇ ਜਿਹੜੇ ਵੀ ਤੁਹਾਡੇ ਆਈਡੀਆ ਦੇ number ਤੁਸੀਂ use ਕਰ ਰਹੇ ਹੋ ਤਾਂ ਉਹ, ਠੀਕ ਹੈ ਠੀਕ ਹੈ ਜੀ ਅਹ ਤੁਸੀਂ exact ਆਪਣੀ location ਦੱਸਿਓ full address ਦੇ ਨਾਲ,

ਤੁਹਾਨੂੰ ਕੀ ਪਰੇਸਾਨੀ ਆ ਰਹੀ ਆ ਉੱਥੇ ਆ ਕੇ ਉਹ check ਕਰਨਗੇ।

Sir ਤੁਸੀਂ ਬਿਲਕੁਲ ਨਿਸ਼ਚਿੰਤ ਰਹੋ ਜੀ ਤੁਸੀਂ please ਸਾਨੂੰ ਥੋੜ੍ਹਾ ਸਮਾਂ ਦਿਓ ਸਾਡੇ engineers site ਤੇ ਆਉਣਗੇ, ਠੀਕ ਹੈ ਜੀ ਉਹ ਚੰਗੀ ਤਰ੍ਹਾਂ ਆਪਣੇ equipments ਦੇ ਨਾਲ network ਦੀ ਸਮੱਸਿਆ, ਜੇਕਰ ਉਹ ਤੁਹਾਡੇ devices ਦੇ ਵਿੱਚ ਹੋਏਗੀ, ਜਾਂ ਸਾਡੇ tower ਜਾਂ network ਦੇ ਵਿੱਚ ਸਮੱਸਿਆ ਹੋਏਗੀ ਤਾਂ ਉਹ ਜ਼ਰੂਰ check ਕਰ~

Sir engineers ਨੂੰ ਆਉਣ ਦੇ ਲਈ ਮੈਂ schedule ਬਣਾ ਦਿਨਾ ਉਹਨਾਂ ਦਾ, ਤਿੰਨ ਜਾਂ ਚਾਰ ਦਿਨ ਲੱਗ ਜਾਣਗੇ, ਠੀਕ ਹੈ ਜੀ। ਇਹ ਤੋਂ ਇਲਾਵਾ sir ਮੈਂ ਕੋਈ ਹੋਰ ਸਹਾਇਤਾ ਕਰ ਸਕਦਾ ਹਾਂ ਤੁਹਾਡੀ? ਠੀਕ ਹੈ sir ਬਿਲਕੁਲ ਨਿਸ਼ਚਿੰਤ ਰਹੋ ਜੀ ਮੈਂ ਤੁਹਾਨੂੰ ਆਸਵਾਸਨ ਦਿਨਾ ਗਾ ਕਿ ਜ~ ਜ਼ਰੂਰ ਤੁਹਾਡੀ ਸਮੱਸਿਆ ਦਾ ਹੱਲ ਆ ਜਿਹੜਾ ਕਿ ਉਹ ਸੌ percent ਕੀਤਾ ਜਾਏਗਾ।

ਠੀਕ ਹੈ ਇਹ sir ਮੈ online check ਕਰ ਲੈਂਦਾ ਹਾਂ ਕਿ ਤੁਹਾਨੂੰ ਕੀ ਸਮੱਸਿਆ ਹੈ please line ਤੇ ਬਣੇ ਰਹਿਓ।

ਤੁਸੀਂ data use ਕਰ ਚੁੱਕੇ ਹੋ, ਇਸੇ ਲਈ ਹੀ ਉਹ ਤੁਹਾਡਾ ਹੁਣ internet ਚੱਲ ਨੀ ਰਿਹਾ ਹੈ। ਨਹੀਂ sir ਤੁਸੀਂ actually ਜੋ ਸਾਨੂੰ ਜਾਣਕਾਰੀ system ਤੇ ਨਜ਼ਰ ਆ ਰਹੀ ਹੈ ਅਸੀਂ ਤੁਹਾਨੂੰ ਉਹੀ ਦੱਸ ਰਹੇ ਹਾਂ। ਤਾਂ ਕੋਈ ਗੱਲ ਨੀ ਮੈਂ ਤੁਹਾਡੀ complaint ਹੈ ਜਿਹੜੀ register ਕਰ ਚੁੱਕਿਆ ਹੈਗਾ, ਸਾਡੇ engineers ਆਉਣਗੇ, ਤਾਂ ਤੁਹਾਡੀ ਇਹ ਸਮੱਸਿਆ ਦਾ ਵੀ ਹੱਲ ਉਦੋਂ ਹੀ ਹੋ ਜਾਏਗਾ ਜਦੋਂ ਵੀ ਤੁਹਾਡੀ network issue ਦਾ solve ਹੋਏਗਾ, ਤੁਹਾਡੀ site ਤੇ ਆ ਕੇ ਤਾਂ please ਸਾਡੇ ਨਾਲ ਤੁਸੀਂ ਥੋੜ੍ਹੇ ਸਮੇਂ ਦੇ ਲਈ ਬਣੇ ਰਹੋ ਠੀਕ ਹੈ ਜੀ, ਤੁਹਾਨੂੰ ਪੂਰਨ ਰੂਪ ਦੇ ਵਿੱਚ ਸਾਡੀ team ਵੱਲੋਂ ਸਹਿਯੋਗ ਦਿੱਤਾ ਜਾਏਗਾ ਔਰ ਸਾਡੇ ਵੱਲੋਂ best ਕੀਤਾ ਜਾਏਗਾ ਜੋ ਵੀ ਹੋਏਗਾ।

ਜੀ sir ਜੀ sir ਸ਼ੁਕਰੀਆ sir ਇੱਕ ਮੈਂ ਤੁਹਾਨੂੰ additional ਜਾਣਕਾਰੀ ਦੇਣਾ ਚਾਹੁਨਾ ਕਿ ਸਾਡੀ company ਨੇ ਠੀਕ ਹੈ ਜੀ ਇੱਕ ਨਵਾਂ number launch ਕੀਤਾ ਗਾ ਠੀਕ ਹੈ ਜੀ ਉਸ number ਨੂੰ dial ਕਰ ਤੁਸੀਂ ਨਵੇਂ ਨਵੇਂ offer ਜਾਣ ਸਕਦੇ ਹੋ ਤੁਹਾਡੀਆਂ local ਹੁੰਦੀਆਂ ਨੇ ਉਹ ਜਾਣ ਸਕਦੇ ਹੋ movies entertainment ਠੀਕ ਹੈ ਜੀ ਏਦਾਂ ਦੀਆਂ ਬਹੁਤ ਸਾਰੀਆਂ ਸਹੂਲਤਾਂ ਤੁਸੀਂ ਉਹ number dial ਕਰਕੇ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ। ਤਾਂ ਉਹ number ਮੈਂ ਤੁਹਾਨੂੰ ਦੱਸ ਰਿਹਾ ਹੈਗਾ ਉਹ number ਹੈ one two three ਠੀਕ ਹੈ sir ਹਾਂਜੀ sir ਇਸ ਤੋਂ ਇਲਾਵਾ ਕੀ ਮੈਂ ਤੁਹਾਡੀ ਕੋਈ ਹੋਰ ਸਹਾਇਤਾ ਕਰ ਸਕਦਾ ਹਾਂ ਠੀਕ ਹੈ sir ਅਹ ਆਈਡੀਆ ਵਿੱਚ call ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਔਰ ਤੁਹਾਡਾ ਦਿਨ ਸੁੱਭ ਹੋਵੇ ਜੀ।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

ਮੌਸਮ change ਹੋ ਗਿਆ, ਤਾਂ ਚੰਡੀਗੜ੍ਹ ਦਾ ਬਹੁਤ ਬੁਰਾ ਹਾਲ ਹੋਇਆ ਗਰਮੀ ਹੁਣ ਇਸ ਬਾਰ ਵੀ ਪਿੱਛਲੀ ਵਾਰ ਨਾਲੋਂ ਇਸ ਵਾਰ ਗਰਮੀ ਬਹੁਤ ਜ਼ਿਆਦਾ ਪਊਗੀ ਤੇ ਬਾਕੀ ਹੁਣ ਆਪਣੇ ਘਰ ਬਾਰੇ ਮੇਰਾ ਘਰ ਹੈ, ਮੁਕਤਸਰ ਜ਼ਿਲ੍ਹੇ 'ਚ ਸ੍ਰੀ ਮੁਕਤਸਰ ਸਾਹਿਬ ਜਿਹੜਾ ਕਿ ਚਾਲੀ ਮੁਕਤਿਆਂ ਦੀ ਧਰਤੀ ਹੈ ਉਹਦੇ ਨਾਲ ਹੀ ਪੈਂਦਾ ਹੈ ਮਲੋਠ ਉੱਥੋਂ ਤੀਹ ਕਿੱਲੋਮੀਟਰ ਦੂਰ ਉੱਥੋਂ ਦਾ ਮੈਂ ਰਹਿਣ ਵਾਲਾ

ਅਸੀਂ ਦੋ ਭਰਾ ਜਿਹੜਾ ਮੇਰਾ ਵੱਡਾ ਭਾਈ ਉਹ ਦਿੱਲੀ ਨੌਕਰੀ ਕਰਦਾ ਹੈ, ਤੇ ਮੈਂ ਇੱਥੇ ਚੰਡੀਗੜ੍ਹ ਰਹਿਨਾ ਵਾਂ ਹੁਣ ਹੋਰ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 ਘਰ ਦੇ ਵਿੱਚ ਮੇਰਾ ਇੱਕ ਬੱਚਾ ਹੈ ਅਤੇ ਇੱਕ ਘਰਦੇ ਨੇ ਤੇ ਹੁਣ ਇੱਥੋਂ ਚੰਡੀਗੜ੍ਹ ਦਾ ਚੰਡੀਗੜ੍ਹ ਦੀ driving ਅਹ

ਤੇ ਮੈਂ ਇੱਥੇ ਉਦੋਂ ਦਾ ਹੀ ਗੱਡੀ ਚਲਾ ਰਿਹਾਂ ਇੱਥੋਂ ਦੀ ਰੋਡਾਂ ਪਹਿਲਾਂ ਨਾਲੋਂ ਬਹੁਤ ਟੁੱਟ ਗਈਆਂ ਪਹਿਲਾਂ ਤਾਂ ਬਹੁਤ ਵਧੀਆ ਰੋਡਾਂ ਹੁੰਦੀਆਂ ਸੀ ਪਰ ਹੁਣ ਹੁਣ ਰੋਡਾਂ ਦਾ ਕਿਉਂਕਿ ਇੱਥੋਂ ਦੀ ਆਬਾਦੀ ਬਹੁਤ ਵੱਧ ਗਈ ਚੰਡੀਗੜ੍ਹ ਦੀ ਆਬਾਦੀ ਵੱਧ ਗਈ ਤਾਂ ਗੱਡੀਆਂ ਕਾਰਾਂ ਸਭ ਵੱਧ ਗਈਆਂ ਉਹਨਾਂ ਦੇ ਨਾਲ ਨਾਲ ਸਭ ਰੋਡਾਂ ਟੁੱਟ ਗਈਆਂ ਸਭ ਬੁਰਾ ਹਾਲ ਹੋ ਗਿਆ ਰੋਡਾਂ ਦਾ ਤੇ ਹੋਰ ਬਾਕੀ ਹੁਣ ਮਲੋਟ ਬਾਰੇ ਮੇਰੇ ਘਰਦੇ ਮੇਰੇ ਪਰਿਵਾਰ ਬਾਰੇ ਮੇਰੇ ਪਰਿਵਾਰ 'ਚ ਜੋ ਮੇਰਾ ਵੱਡਾ ਭਾਈ ਹੈ ਉਸਦੇ ਅਗਾਂਹ ਅੱਗੇ ਪਰਿਵਾਰ ਦੇ ਵਿੱਚ ਮੇਰੇ ਭਰਾ ਦੇ ਪਰਿਵਾਰ ਦੇ ਵਿੱਚ ਉਸਦੇ ਦੋ ਬੱਚੇ ਨੇ ਛੋਟੇ ਛੋਟੇ ਜੋ ਕਿ ਬਹੁਤ ਪਿਆਰੇ ਨੇ ਬਹੁਤ ਪਿਆਰ ਕਰਦੇ ਨੇ ਮੈਨੂੰ ਜਦੋਂ ਵੀ ਮੈਂ ਜਾਨਾ ਹੈਂ ਬੜੇ ਪਿਆਰ ਨਾਲ ਮਿਲਦੇ ਹੈ। ਬਹੁਤ ਹਸਮੁੱਖ ਨੇ ਤੇ ਮੇਰੀ ਜੋ ਭਰਜਾਈ ਹੈ ਉਹ school ਦੇ ਵਿੱਚ ਉੱਥੇ ਪੜ੍ਹਾਉਂਦੇ ਨੇ ਉਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਹੈ, ਬੜੇ ਮਿਲਣਸਾਰ ਨੇ ਹੋਰ ਬਾਕੀ ਅੱਜ ਪੰਜਾਬ ਦਾ ਮਾਹੌਲ ਹੈ ਜੋ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 ਅੱਗੇ ਨਾਲੋਂ ਤਾਂ ਕੁਛ ਠੀਕ ਹੈ ਹੁਣ ਦੇਖੋ ਜੋ ਨਈਂ ਸਰਕਾਰ ਆਈ ਹੈ ਉਹ ਕਿਆ ਕਰਦੀ ਹੈ ਕੀ ਕਰਦੀ ਹੈ। ਹੋਰ ਹੋਰ ਮੈਨੂੰ ਹੁਣ ਕੁਛ ਹੋਰ ਜ਼ਿਆਦਾ ਸਮਝ ਨੀ ਆ ਰਿਹਾ ਮੈਂ ਕਿਆ ਬੋਲਾਂ ਕੀ ਕੀ ਬੋਲਾਂ ਹੋਰ ਚੰਡੀਗ~ ਹੋਰ ਅਮ ਸਰਕਾਰ ਬਾਰੇ ਸਰਕਾਰ ਜੋ ਅੱਜ ਕੱਲ੍ਹ ਚਲਾ ਰਹੀ ਹੈ, ਉਹ ਬੜਾ ਗ਼ਲਤ ਚਲਾ ਰਹੀ ਹੈ ਸਰਕਾਰ ਨੂੰ ਚਾਹੀਦਾ ਹੈ ਵੀ ਕੁਛ ਤਾਂ public ਬਾਰੇ ਸੋਚੇ ਜੋ ਇੰਨੀ ਮਹਿੰਗਾਈ ਹੋ ਰਹੀ ਹੈ ਮਹਿੰਗਾਈ ਦੇ ਨਾਲ ਬਹੁਤ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਲੋਕਾਂ ਦਾ ਜਿਸ ਨਾਲ ਕਿ ਘਰ ਚਲਾਉਣਾ ਬਹੁਤ ਮੁਸ਼ਕਲ ਹੈ ਸਰਕਾਰ ਨੂੰ ਤਾਂ ਇਹ ਚਾਹੀਦਾ ਹੈ ਘੱਟੋ ਘੱਟ ਕੁਛ ਵੀ free ਨਾ ਦੇਵੇ ਜਿਹੜਾ ਕੁਛ ਇਹ ਮੁਫ਼ਤ ਦੇ ਰਹੀ ਹੈ ਇਹ ਮੁਫ਼ਤ ਸਭ ਬੰਦ ਕਰ ਦੇ ਕਿਸੇ ਨੂੰ ਕੋਈ ਮੁਫ਼ਤ ਨਾ ਦੇਵੇ ਜਿਵੇਂ ਇਲੈਕ~ ਬਿਜ਼ਲੀ ਦੇ ਰਹੀ ਹੈ, ਜਾਂ ਪਾਣੀ ਕੋਈ ਵੀ ਚੀਜ਼ ਮੁਫ਼ਤ ਨਾ ਦੇਵੇ ਹਰੇਕ ਚੀਜ਼ ਦੇ ਪੈਸੇ ਹੋਣੇ ਚਾਹੀਦੇ ਹਾਂ ਜੋ ਇਹਦੀ ਮੁੱਲ ਹੈ ਉਹ ਘਟਾ ਦੇਣ ਇਹਨਾਂ ਦਾ ਮੁੱਲ ਘਟਾ ਦੇਣ ਬਿਜ਼ਲੀ ਦਾ ਮੁੱਲ ਘਟਾ ਦੇਣ ਪਾਣੀ ਦਾ ਘਟਾ ਦੇਣ ਇਹਨਾਂ ਦਾ ਮੁੱਲ ਘਟਾ ਕੇ ਉਹ ਕਰਨ ਪਰ ਕਿਸੇ ਨੂੰ ਵੀ ਮੁਫ਼ਤ ਨਾ ਦੇਣ ਜਿਹੜੀ ਕਿ ਬਿਜ਼ਲੀ ਹੁਣ ਮੁਫ਼ਤ ਦੇ ਰਹੀ ਹੈ ਇਹਦੇ ਨਾਲ ਬਿਜ਼ਲੀ ਮੁਫ਼ਤ ਕੋ~ ਕੋਈ ਵੀ use ਕਰੂਗਾ ਉਹ ਮੁਫ਼ਤ ਸਮਝਕੇ ਬੜੀ ਖਰਾਬ ਕਰੂਗਾ ਜਦੋਂ ਉਹਨੂੰ ਪਤਾ ਹੋਇਆ ਵੀ ਮੈਨੂੰ ਇਸ ਚੀਜ਼ ਦਾ ਚਾਹੇ ਘੱਟ ਹੀ ਪੈਸੇ ਆਉਣ ਵੀ ਬਿੱਲ ਆਊਗਾ ਆਊਗਾ ਤਾਂ ਉਹ ਸੋਚ ਸਮਝ ਕੇ ਯੂ~ ਵਰਤਿਆ ਕਰੂਗਾ ਪਰ ਜਦੋਂ ਮੈਨੂੰ ਪਤਾ ਲੱਗੁਗਾ ਵੀ ਹਾਂ ਮੈਨੂੰ ਮੁਫ਼ਤ ਆ ਰਹੀ ਹੈ ਤਾਂ ਮੈਂ ਉਹਨਾਂ ਉਹਨੂੰ ਬੇ~ ਬੇਫ਼ਿਕਰ ਹੋ ਕੇ ਵਰਤੂੰਗਾ ਵਰਤੂੰਗਾ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਵੀ ਕੋਈ ਵੀ ਚੀਜ਼ ਮੁਫ਼ਤ ਨਾ ਦੇਵੇ ਚਾਹੇ rate ਘੱਟ ਪੈਸੇ ਘਟਾ ਕੇ ਰੱਖਣ ਪਰ

ਉਹ ਵੀ ਅਗਰ ਆਪਾਂ ਦੇਖੀਏ ਤਾਂ ਸਿਰਫ਼ ਇੱਕ ਇਨਸਾਨੀਅਤ ਦੇ ਨਾਤੇ ਵੀ ਚਾਹੀਦਾ ਹੈ ਸਰਕਾਰ ਨੂੰ ਵੀ ਹੁਣ ਜਿਹੜੇ ਉਹ ਬੰਦੀ ਸਿੰਘ ਹੈ ਉਹਨਾਂ ਨੂੰ ਛੱਡਣਾ ਚਾਹੀਦਾ ਹੈ, ਕਿਉਂਕਿ ਥੋੜ੍ਹਾ time ਨੀ ਹੁੰਦਾ ਉਹਨਾਂ ਨੂੰ ਅਗਰ ਉਹਨਾਂ ਨੇ ਕੋਈ ਗ਼ਲਤੀ ਕੀਤੀ ਕੋਈ ਜ਼ੁਰਮ ਕੀਤਾ ਤਾਂ ਉਹਨਾਂ ਨੂੰ ਉਹਦੀ ਉਸ ਚੀਜ਼ ਦੀ ਸਜ਼ਾ ਮਿਲੀ, ਸਜ਼ਾ ਉਹਨਾਂ ਦੀ ਸੌਲਾਂ ਸਾਲ ਚੌਦਾਂ ਸਾਲ ਜਾਂ ਵੀਹ ਸਾਲ ਜਿੰਨੀ ਵੀ ਸੀ ਉਹ ਹੁਣ ਤੀਹ ਤੀਹ ਸਾਲ ਕੱਟੀ ਬੈਠੇ ਹੈ ਜਾਣੀ ਕਿ ਦੁੱਗਣੀ ਅਗਰ ਦੁੱਗਣੀ ਸਜ਼ਾ ਕੱਟਣ ਤੋਂ ਬਾਅਦ ਉਹਨਾਂ ਨੂੰ ਕਿਉਂ ਨੀ ਛੱਡ ਰਹੇ ਅਗਰ ਰਾਜੀਵ ਗਾਂਧੀ ਇੱਕ ਪ੍ਰਧਾਨ ਮੰਤਰੀ ਦਾ ਕਾਤਿਲ ਉਹਨਾਂ ਨੂੰ ਛੱਡ ਸਕਦੇ ਹੈ ਤੇ ਇਹਨਾਂ ਨੂੰ ਵੀ ਛੱਡਣਾ ਚਾਹੀਦਾ ਹੈ, ਇੱਕ ਇਨਸਾਨੀਅਤ ਦੇ ਨਾਤੇ ਮੈਂ ਇਹ ਨੀ ਕਿਸੇ ਦਾ ਪੱਖਪਾਤ ਨੀ ਕਹਿੰਦਾ ਵੀ ਕਿਸੇ ਦਾ ਪੱਖਪਾਤ ਲੈ ਰਿਹਾ ਜੀ ਮੈਂ ਸਿੱਖ ਹਾਂ, ਮੈਂ ਇਸਾਈ, ਹਾਂ ਮੈਂ ਹਿੰਦੂ ਹਾਂ, ਮੁਸਲਮਾਨ ਹਾਂ। ਇੱਕ ਇਨਸਾਨੀਅਤ ਦੇ ਨਾਤੇ ਇੱਕ ਇਨਸਾਨ ਹੋਣ ਦੇ ਨਾਤੇ ਮੈਂ ਗੱਲ ਕਰ ਰਿਹਾ ਹੈ ਜੇਕਰ ਆਪਾਂ ਵੀ ਅਗਰ ਘਰ ਤੋਂ ਕੁਛ ਦਿਨ ਦੂਰ ਰਹਿੰਦੇ ਹਾਂ ਤਾਂ ਆਪਾਂ ਨੂੰ ਕਿੰਨਾ ਔਖਾ ਲੱਗਦਾ ਹੈ ਯਾਰ ਮੈਂ ਘਰ ਤੋਂ ਦੂਰ ਹੈ ਮੇਰੇ ਬੱਚੇ ਕਿੱਡੇ ਹੈ ਜਾਂ ਕਿਵੇਂ ਹੋ ਜਾਣਗੇ ਅੱਜ ਕੱਲ੍ਹ ਤਾਂ ਆਪਾਂ ਕਹਿ ਲਈਏ ਵੀ ਪੰਜ ਸਾਲਾਂ 'ਚ ਨਸ਼ਲ ਜਵਾਨ ਹੋ ਜਾਂਦੀ ਹੈ ਤੇ ਉਹਨਾਂ ਨੂੰ ਤੀਹ ਤੀਹ ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਸਰਕਾਰ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ, ਠੀਕ ਹੈ ਉਹਨਾਂ ਨੇ ਗ਼ਲਤੀ ਕੀਤੀ ਉਹਨਾਂ ਨੂੰ ਸਜ਼ਾ ਮਿਲੀ ਪਰ ਹੁਣ ਉਹਨਾਂ ਨੂੰ ਛੱਡਣਾ ਚਾਹੀਦਾ ਹੈ ਇਹ ਸਰਕਾਰ ਨੂੰ ਇਸ ਬਾਰੇ ਬੜੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ, ਠੀਕ ਹੈ ਉਹਨਾਂ ਨੇ ਵੀ ਮੋਰਚਾ ਲਗਾਇਆ ਚਲੋ ਉਹਨਾਂ ਦੀ ਸਿੱਖਾਂ ਦੀ ਹੈ ਵੀ ਸਾਡੇ ਬੰਦੇ ਅੰਦਰ ਹੈ ਉਹਨਾਂ ਨੇ ਮੋਰਚਾ ਲਗਾ ਲਿਆ ਪਰ ਸਰਕਾਰ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਹੋਰ ਹੁਣ ਕੀ ਦੱਸਾਂ ਚੰਡੀਗੜ੍ਹ ਬਾਰੇ ਚੰਡੀਗੜ੍ਹ 'ਚ ਪਹਿਲਾਂ ਜਦ ਮੈਂ ਇੱਥੇ ਨਵਾਂ ਨਵਾਂ ਆਇਆ ਸੀ ਤਾਂ ਸਤਾਰਾਂ sector ਹੈ ਸਤਾਰਾਂ sector ਦਾ ਬਹੁਤ ਵਧੀਆ ਹਾਲ ਸੀ ਸਤਾਰਾਂ sector ਦੇ ਵਿੱਚ ਇੰਨਾ rush ਹੁੰਦਾ ਸੀ ਜਿੰਨੇ ਵੀ ਨੇੜੇ ਤੇੜੇ ਦੇ ਸ਼ਹਿਰ ਹੈ ਕਸ਼ਬੇ ਹੈ ਉੱਥੋਂ ਦੇ ਹਰੇਕ ਮੁੰਡੇ ਕੁੜੀਆਂ ਸਭ ਸਤਾਰਾਂ sector ਸ਼ਾਮ ਨੂੰ ਜਾਣੀ ਕਿ ਸ਼ਨੀ ਐਤਵਾਰ ਉਹਨਾਂ ਨੇ ਇੱਥੇ ਆਉਣਾ ਹੀ ਆਉਣਾ ਹੁੰਦਾ ਸੀ ਅਤੇ ਉਸ ਦਿਨ ਉਹ ਦੋ ਦਿਨ ਇੱਥੇ ਪੈਰ ਰੱਖਣ ਨੂੰ ਜਗ੍ਹਾ ਨੀ ਹੁੰਦੀ ਸੀ, ਇੰਨਾ ਸਤਾਰਾਂ sector rush ਹੁੰਦਾ ਸੀ ਪਰ ਜਦੋਂ ਦੇ ਇਹ ਮ~ ਇੱਕ ਬਣੇ ਹੈ ਇਹ ਵੱਡੇ ਵੱਡੇ ਜਿਹੜੇ,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 ਉਹ ਬਣ ਗਏ, ਉਹ ਬਣ ਗਏ ਉਸ ਤੋਂ ਬਾਅਦ ਇਹਨਾਂ ਦੇ ਇੱਥੋਂ ਦੇ ਸਾਰੇ ਸਤਾਰਾਂ sector ਦੀ ਰੌਣਕ ਸਭ ਖਤਮ ਹੋ ਗਈ ਹੁਣ ਇੱਥੇ ਸਿਰਫ਼ ਇਹੀ ਇਹੀ ਅਦਾਰੇ ਰਹਿ ਗਏ ਜਿਹਨੂੰ ਕਿ ਆਪਾਂ ਅਲਾਂਟੇ ਮਾਲ ਕਹਿੰਦੇ ਹਾਂ ਇੱਕ ਇਹ ਰਹਿ ਗਏ ਉਹ ਸਾਰਾ ਜਿੰਨਾ ਉੱਥੋਂ ਦਾ rush ਹੈ ਸਭ ਉਹਨਾਂ ਨੇ ਖਿੱਚ ਲਿਆ, ਉਹ ਸਭ ਉੱਧਰ ਜਾਂਦੇ ਨੇ ਤੇ ਇੱਥੋਂ ਦੇ ਹੁਣ ਘੁੰਮਣ ਫਿਰਨ ਨੂੰ ਘੁੰਮਣ ਫਿਰਨ ਨੂੰ ਇੱਕ ਤਾਂ ਇਹੀ ਅਲਾਂਟੇ ਮਾਲ ਹੋ ਗਿਆ ਤੇ ਸੁਖਨਾ lake ਹੋ ਗਈ, ਉਹ ਘੁੰਮਣ ਨੂੰ ਵਧੀਆ ਹੈ rock garden ਹੈ ਇੱਕ ਉਹ ਘੁੰਮਣ ਨੂੰ ਵਧੀਆ ਹੈ,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

ਰਾਤ ਨੂੰ ਇੱਥੇ ਬਹੁਤੀਆਂ ਕੁੜੀਆਂ ਹੈ ਜੋ ਰਾਤ ਨੂੰ ਨੌਕਰੀ ਕਰਦੀਆਂ, ਰਾਤ ਨੂੰ ਇੱਕ ਇੱਕ ਦੋ ਦੋ ਵਜ਼ੇ ਆਉਂਦੀਆਂ ਜਾਂਦੀਆਂ ਹੈ ਉਹ ਬੇਫ਼ਿਕਰ ਹੋ ਕੇ ਜਾਂਦੀਆਂ ਉਹਨਾਂ ਨੂੰ ਕੋਈ ਇਸ ਚੀਜ਼ ਦਾ ਡਰ ਨੀਗਾ ਵੀ ਹਾਂ ਜੀ ਅਸੀਂ ਰਾਤ ਆ ਅਸੀਂ ਇਕੱਲੀਆਂ ਜਾ ਰਹੀਆਂ ਨਹੀਂ ਇੱਥੇ ਬਕਾਇਦਾ ਪੁਲਿਸ ਦੀ ਵੀ ਸਾਰੀ ਰਾਤ ਗਸ਼ਤ ਰਹਿੰਦੀ ਹੈ ਬਹੁਤ ਵਧੀਆ area ਹੈ ਸ਼ਾਂਤੀਮਈ area ਹੈ ਤਾਂਹੀ ਤਾਂ ਜਿਹੜੇ ਨਾ ਜਿਹੜੇ ਕੋਈ ਨੌਕਰੀਆਂ ਤੋਂ ਬਾਅਦ ਸਭ ਇੱਥੇ ਆ ਕੇ ਰਹਿਣਾ ਚਾਹੁੰਦੇ ਹੈ, ਵੀ ਅਸੀਂ ਚੰਡੀਗੜ੍ਹ ਮੁਹਾਲੀ ਰਹੀਏ ਕਿਉਂਕਿ ਇੱਥੇ ਸਭ ਕੁਛ ਸ਼ਾਂਤੀਮਈ ਹੈ ਅਤੇ ਸੁਰੱਖਿਆ ਹੈ ਪੂਰੀ।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

Okay bye ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਤੇ ਮੇਰਾ ਪਿੰਡ ਕੁੰਬੜਾ ਹੈ ਜੋ ਕਿ SAS ਨਗਰ ਮੁਹਾਲੀ ਵਿਖੇ ਪੈਂਦਾ ਹੈ ਅੱਜ ਮੈਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਬਾਰੇ ਦੱਸਣ ਜਾ ਰਿਹਾ ਹਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਚੋਦਾਂ ਸੌ ਉਣਤਰ ਈਸਵੀ ਨੂੰ ਰਾਏ ਭੋਇ ਦੀ ਤਲਵੰਡੀ ਵਿਖੇ ਹੋਇਆ ਜੋ ਕਿ ਪਾਕਿਸਤਾਨ ਵਿੱਚ ਹੈ। ਇਸ ਸਥਾਨ ਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਆਪ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ ਆਪ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ ਜੀ ਬਚਪਨ ਤੋਂ ਹੀ ਆਪ ਗੰਭੀਰ ਸੁਭਾਅ ਦੇ ਸਨ ਆਪ ਨੂੰ ਪਾਂਧੇ ਪਾਸ ਪੜਨ ਭੇਜਿਆ ਤਾਂ ਆਪ ਨੇ ਪਾਂਧੇ ਨੂੰ ਹੀ ਆਪਣੀ ਚਮਤਕਾਰੀ ਸੂਝ-ਬੂਝ ਨਾਲ ਹੈਰਾਨ ਕਰ ਦਿੱਤਾ। ਜਦੋਂ ਆਪ ਨੂੰ ਜਨੇਊ ਪਾਉਣ ਲਈ ਕਿਹਾ ਕਿਹਾ ਤਾਂ ਇਸ ਨੂੰ ਆਪ ਨੇ ਇੱਕ ਝੂਠੀ ਰਸਮ ਕਹਿੰਦੇ ਹੋਏ ਜਨੇਊ ਪਾਉਣ ਤੇ ਨਾਂਹ ਕਰ ਦਿੱਤੀ ਆਪ ਦੇ ਪਿਤਾ ਨੇ ਆਪ ਨੂੰ ਪਸ਼ੂ ਚਰਾਉਣ ਭੇਜਿਆ ਆਪ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਤੇ ਪਸ਼ ਲੋਕਾਂ ਦੇ ਖੇਤਾਂ ਵਿੱਚ ਜਾ ਵੜਦੇ ਅਤੇ ਲੋਕ ਆਪਣੇ ਪਿਤਾ ਨੂੰ ਆ ਕੇ ਦਿੰਦੇ ਰਹਿੰਦੇ। ਆਪ ਦੇ ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਇੱਕ ਚੰਗਾ ਵਪਾਰੀ ਬਣੇ, ਆਪ ਦੇ ਵਪਾਰ ਕਰਨ ਨਾਲ ਆਪ ਨੂੰ ਵੀਹ ਰੁਪਈਏ ਦੇ ਕੇ ਲੰਗਰ ਲਾਉਣ ਲਈ ਕਿਹਾ। ਪਰ ਆਪ ਉਹਨਾਂ ਵੀਹ ਰੁਪਇਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਖੁਆ ਆਏ ਤੇ ਆਪ ਆਪਣੇ ਜੀ ਨੂੰ ਕਿਹਾ ਉਹ ਸੱਚਾ ਸੌਦਾ ਕਰਕੇ ਆਏ ਹਨ ਇਸ ਤੇ ਆਪ ਜੀ ਦੇ ਪਿਤਾ ਬਹੁਤ ਨਰਾਜ਼ ਹੋਏ ਆਪ ਨੂੰ ਆਪ ਜੀ ਦੀ ਭੈਣ ਬੇਬੇ ਨਾਨਕੀ ਕੋਲ ਸੁਲਤਾਨਪੁਰ ਭੇਜਿਆ ਆਪ ਜੀ ਦੇ ਜੀਜਾ ਜੀ ਨੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਆਪ ਜੀ ਨੂੰ ਨੌਕਰੀ ਦੇ ਲਵਾ ਦਿੱਤੀ ਇੱਥੇ ਆਪ ਨੇ ਦਿਲ ਖੋਲ੍ਹ ਕੇ ਲੋਕਾਂ ਦਾ ਰਾਸ਼ਨ ਦਿੱਤਾ। ਆਪ ਆਪਣੀ ਕਮਾਈ ਦੀ ਕਾਫ਼ੀ ਹਿੱਸੇ ਲੋਕਾਂ ਨਾਲ ਵੰਡ ਦਿੰਦੇ ਹਾਂ ਇੱਥੇ ਰਹਿੰਦੇ ਹੋਏ ਆਪ ਜੀ ਦਾ ਵਿਆਹ ਬਟਾਲਾ ਦੀ ਖੱਤਰੀ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਹੋਇਆ। ਆਪ ਦੇ ਘਰ ਦੋ ਪੁੱਤਰ ਸ੍ਰੀ ਚੰਦ ਅਤੇ ਲੱਖਮੀ ਦਾਸ ਪੈਦਾ ਹੋਏ ਆਪ ਜੀ ਇਸ਼ਨਾਨ ਕਰਕੇ ਤਿੰਨ ਦਿਨਾਂ ਪਿਛੋਂ ਆਪ ਰੱਬੀ ਹੁਕਮ ਅਨੁਭਵ ਕੀਤਾ। ਆਪ ਨੇ ਇਕੋ ਸ਼ਬਦ ਦਾ ਅਲਾਪ ਕੀਤਾ ਇਸ ਤਰਾ ਆਪ ਨੇ ਮਾਨਵਤਾ ਦਾ ਨਾਅਰਾ ਲਾਇਆ ਅਤੇ ਨਵੇਂ ਧਰਮ ਦੀ ਸ਼ੁਰੂਆਤ ਕੀਤੀ ਆਪ ਨੇ ਨੌਕਰੀ ਛੱਡ ਕੇ ਸੰਸਾਰ ਦਾ ਉਦਾਰਨ ਕਰਨ ਦਾ ਬੀੜਾ ਚੁੱਕਿਆ। ਆਪ ਨੇ ਚੌਹਾਂ ਦਿਸ਼ਾਵਾਂ ਦੀ ਯਾਤਰਾਵਾਂ ਕੀਤੀਆਂ ਜਿਹਨਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ ਇਨ੍ਹਾਂ ਉਦਾਸੀਆਂ ਦੌਰਾਨ ਆਪ ਨੇ ਛੂਤ-ਛਾਤ, ਵਹਿਮ ਭਰਮ ਥੋਕੇ ਕਰਮ

ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਉਨ੍ਹਾਂ ਨੇ ਮੁਕਤੀ ਵਾਸਤੇ ਸਾਦੇ ਅਸਲੀ ਤੇ ਗ੍ਰਹਿਸਥੀ ਜੀਵਨ ਨੂੰ ਹੀ ਸਹੀ ਦੱਸਿਆ ਹੈ ਆਪ ਨੇ ਆਪਣੇ ਜੀਵਨ ਦੌਰਾਨ ਬਹੁਤ ਸਾਰੀ ਬਾਣੀ ਰਚੀ। ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਆਪ ਨੇ ਉਸ ਸਮੇਂ ਦੇ ਹਾਕਮਾਂ ਤੇ ਜ਼ੁਲਮਾਂ ਜ਼ੋਰਾਵਰ ਖੰਡਨ ਕੀਤਾ ਸਿੰਘ ਤੇ ਪੰਦਰਾਂ ਸੌ ਉਨਤਾਲੀ ਵਿੱਚ ਕਰਤਪੁਰ ਵਿਖੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਜੋਤੀ ਜੋਤ ਸਮਾ ਗਏ ਰੂਪ ਰੇਖਾ ਸਿੱਖ ਧਰਮ ਦੇ ਮੋਢੀ ਸਨ, ਜਨਮ ਅਤੇ ਮਾਤਾ ਪਿਤਾ ਭਾਰਤ ਦੀ ਭਰੀ ਹਾਲਤ ਵਿੱਚ ਵਿੱਦਿਆ ਰਸਮਾਂ ਦਾ ਤਿਆਗ, ਸੱਚਾ ਸੌਦਾ ਕੀਤਾ ਮੱਝਾ ਚਾਰਨੀਆਂ ਤੇ ਸੱਪ ਦੀ ਵਹਿਣੀ ਵਿਆਹ ਕੇ ਸੁਲਤਾਨ ਜਾਣਾ ਦਾਸੀਆਂ ਵਿੱਚ ਧਾਰਾਂ, ਮਹਾਨ ਕਵੀ ਸੰਗੀਤਕਾਰ, ਨਿੱਡਰ ਦੇਸ਼ ਭਗਤ ਅੰਤਮ ਸਮਾਂ ਅੰਸ਼ ਸਿੱਖ ਧਰਮ ਦੇ ਮੋਢੀ, ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ ਆਪ ਜੀ ਦਾ ਪੰਜਾਬ ਇਤਿਹਾਸਿਕ, ਧਾਰਮਿਕ, ਸਮਾਜਿਕ ਅਤੇ ਸਾਹਿਕ ਖੇਤਰ ਵਿੱਚ ਉੱਘਾ ਸਥਾਨ ਹੈ ਆਪ ਜੀ ਦਾ ਧਰਮ

ਨੂੰ ਰਾਇ ਤਲਵੰਡੀ ਨਨਕਾਣਾ ਸਾਹਿਬ, ਪਾਕਿਸਤਾਨ ਵਿਖੇ ਮਾਤਾ ਤ੍ਰਿਪਤਾ ਜੀ ਦੇ ਕੁੱਖੋਂ, ਪਿਤਾ ਮਹਿਤਾ ਕਾਲੂ ਜੀ ਦੇ ਘਰ ਹੋਇਆ, ਸਿੱਖਾਂ ਵਿੱਚ ਪ੍ਰਚਲਤ ਰਵਾਇਤ ਅਨੁਸਾਰ ਆਪ ਜੀ ਦਾ ਜਨਮ ਪੂਰਨਮਾਸੀ ਨੂੰ ਹੋਇਆ ਜਾਂਦਾ ਹੈ ਕੱਤਕ ਦੀ ਪੂਰਨਮਾਸੀ ਮੇਲਾ ਨਨਕਾਣਾ ਦੇ ਭਾਰਤ ਦੇ ਸਮੇਂ ਆਪ ਜੀ ਦੇ ਜਨਮ ਹੋਇਆ ਉਸ ਸਮੇਂ ਭਾਰਤ ਦੀ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਹਾਲਤ ਬੜੀ ਦਰਦਨਾਕ ਸੀ ਉਸ ਸਮੇਂ ਦੇ ਰਾਜੇ ਤੇ ਉਹਨਾਂ ਦੇ ਵਜੀਰ ਬਘਿਆੜਾਂ ਅਤੇ ਕੁੱਤਿਆਂ ਦਾ ਰੂਪ ਧਾਰ ਕੇ ਜਨਤਾ ਨੂੰ ਨੋਚ ਰਹੇ ਹਨ, ਅੰਧ-ਵਿਸ਼ਵਾਸਾਂ ਤੇ ਫੋਕਟ ਕਰਮ ਕਾਂਡਾਂ ਤੇ ਬੋਲ ਬੋਲਬਾਲਾ ਸੀ। ਉਹ ਨੀਚ ਤੇ ਛੂਤ-ਛਾਤ ਦੇ ਜ਼ਹਿਰ ਬੁਰੀ ਤਰ੍ਹਾਂ ਫੈਲਿਆ ਹੋਇਆ ਸੀ ਆਪ ਜੀ ਦੇ ਇਸ ਅਵਸਥਾ ਦਾ ਜ਼ਿਕਰ ਵੀ ਪ੍ਰਕਾਰ ਕੀਤਾ ਅਜਿਹੇ ਸਮੇਂ ਧਰਤੀ ਦੀ ਚੀਖ-ਪੁਕਾਰ ਸੁਣ ਕੇ ਗੁਰੂ ਨੇ ਅਵਤਾਰ ਧਾਰਿਆ। ਜਿਸ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਸੁਣੀ ਪੁਕਾਰਿ ਦਾਤਾ ਪ੍ਰਭੁ ਗੁਰੂ ਨਾਨਕ ਜਗ ਮਾਹਿ ਪਠਾਇਆ ਵਿੱਦਿਆ, ਜਦੋਂ ਆਪ ਜੀ ਸਾਲਾਂ ਦੇ ਹੋਏ ਤਾਂ ਆਪ ਜੀ ਦੇ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਗਿਆ। ਆਪ ਨੇ ਪਾਂਧੇ ਨੂੰ ਆਪਣੇ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ ਆਪ ਜੀ ਨੇ ਅਰਬੀ, ਫ਼ਾਰਸੀ, ਸੰਸਕ੍ਰਿਤ ਪੜ੍ਹੀ ਅਤੇ ਹਿਸਾਬ-ਕਿਤਾਬ ਵੀ ਸਿਖਿਆ। ਰੀਤਾਂ ਰਸਮਾਂ ਦਾ ਤਿਆਗ ਬਾਰਾਂ ਸਾਲ ਦੀ ਉਮਰ ਵਿੱਚ ਜਦੋਂ ਪੰਡਤ ਨੂੰ ਆਪ ਜੀ ਨੂੰ ਜਨੇਊ ਧਾਰਨ ਲਈ ਬੁਲਾਇਆ ਗਿਆ ਤਾਂ ਆਪ ਜੀ ਨੇ ਜਨੇਊ ਧਾਰਨ ਕਰਨ ਤੋਂ ਨਾਂਹ ਕਰ ਦਿੱਤੀ ਤੇ ਫੁਰਮਾਇਆ ਦਇਆ ਕਪਾਹ ਸੰਤੋਖ ਸੂਤ,

ਲਾਭ ਵਾਲਾ ਸੌਦਾ ਕਰਨ ਲਈ ਭੇਜਿਆ, ਪਰ ਆਪ ਜੀ ਨੇ ਉਹਨਾਂ ਵੀਹ ਰੁਪਇਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਖਵਾਇਆ ਮੱਝਾਂ ਚਾਰਨੀਆਂ ਤੇ ਸੱਪ ਦਾ ਛਾਂ ਕਰਨਾ, ਜਦੋਂ ਆਪ ਜੀ ਦੇ ਪਿਤਾ ਜੀ ਨੇ ਦੇਖਿਆ ਕਿ ਆਪ ਦੀ ਪੜ੍ਹਾਈ ਅਤੇ ਹੋਰ ਕੰਮਾਂ ਵੱਲ ਧਿਆਨ ਦਿੰਦੇ ਆਪ ਜੀ ਨੂੰ ਮੱਝਾਂ ਚਾਰਨ ਭੇਜਿਆ ਉੱਥੇ ਮੱਝਾਂ ਨੇ ਇੱਕ ਜੱਟ ਦੇ ਖੇਤ ਉਜਾੜ ਦਿੱਤੇ,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

ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਚੰਦ ਦਾਸ ਜੀ ਆਪ ਜੀ ਦਾ ਮਨ ਸੰਚਾਰ ਅਤੇ ਕੰਮਾਂ ਵਿੱਚ ਨਾ ਲੱਗ ਸਕਿਆ ਆਪ ਜੀ ਦੇ ਜੀਜਾ ਜੀ ਨੇ ਆਪ ਜੀ ਦੇ ਭੈਣ ਭਾਬੀ ਨਾਨਕੀ ਦੇ ਪਤੀ ਜਦੋਂ ਲੱਗਿਆ ਕਿ ਉਹ ਗੁਰੂ ਕੋਲ ਕੰਮ ਕਰਨ ਲਈ ਆਏ ਹਨ ਉਸਨੇ ਇਹਨਾਂ ਨੂੰ ਆਪਣੇ ਕੋਲ ਸੁਲਤਾਨਪੁਰ ਬੁਲਾ ਲਿਆ, ਨਵਾਬ ਦੀਵਾਨ ਦੌਲਤ ਖਾਂ ਦੇ ਮੋਦੀਖਾਨੇ ਵਿੱਚ ਨੌਕਰੀ ਲਗਵਾ ਦਿੱਤੀ ਸੁਲਤਾਨਪੁਰ ਵਿਖੇ ਰਹਿੰਦੇ ਇੱਕੋ ਦਿਨ ਆਪ ਬੇਈ ਵਿੱਚ ਇਸਨਾਨ ਕਰਦੇ ਤਿੰਨ ਦਿਨ ਆਲੋਪ ਰਹੇ, ਤਿੰਨ ਦਿਨ ਬਾਅਦ ਆਪ ਨਦੀ ਤੋਂ ਬਾਹਰ ਆ ਕਿਹਾ ਕਿ ਕੋਈ ਹਿੰਦੂ ਨਾ ਕੋਈ ਮੁਸਲਮਾਨ ਇਸ ਸਮੇਂ ਉਸਨੇ ਸੰਸਾਰ ਕਲਿਆਣ ਦਾ ਬੇੜਾ ਚੁੱਕਿਆ ਜਿਸ ਬਾਰੇ ਭਾਈ ਗੁਰਦਾਸ ਜੀ ਫੁਰਮਾਉਂਦੇ ਹਨ, ਚਾਰ ਉਦਾਸੀਆਂ, ਆਪ ਨੇ ਚੌਦਾਂ ਸੌ ਨੜ੍ਹਿਨਵੇਂ ਈਸਵੀ ਤੋਂ ਲੈ ਕੇ ਪੰਦਰਾਂ ਸੌ ਬਾਈ ਈਸਵੀ ਪੂਰਬ, ਦੱਖਣ ਉੱਤਰ ਤੇ ਪੱਛਮ ਚਾਰ ਦਿਸ਼ਾਵਾਂ ਵਿੱਚ ਯਾਤਰਾ ਕੀਤੀ। ਇਹਨਾਂ ਉਦਾਸੀਆਂ ਵਿੱਚ ਆਪ ਜੀ ਨੇ ਤਾਸਕੰਦ ਅਤੇ ਮੱਕਾ ਮਦੀਨਾ ਜੀ ਦੀ ਯਾਤਰਾ ਕੀਤੀ ਆਪ ਜੀ ਨੇ ਅਨੇਕਾਂ ਪੀਰਾ ਫ਼ਕੀਰਾਂ ਜੋਗੀਆਂ ਸੂਫ਼ੀਆਂ ਸਾਧਾਂ ਸੰਗਤਾਂ ਕਾਜੀਆਂ ਤੇ ਪੰਡਿਤਾਂ ਨੂੰ ਸਿੱਧੇ ਰਾਹ ਪਾਇਆ।

ਆਪ ਜੀ ਨੇ ਸਰਬ ਸਾਂਝਾ ਦਾ ਪਾਠ ਪੜ੍ਹਾਇਆ ਤੇ ਪਾਖੰਡ ਵਿਰੁੱਧ ਆਵਾਜ਼ ਉਠਾਈ ਆਪ ਨੇ ਸਮਾਜ ਵਿੱਚ ਛੂਤ ਛਾਤ ਦੂਰ ਕੀਤੀ ਆਵਾਜ਼ ਉਠਾਈ ਫੁਰਮਾਇਆ ਮਹਾਨ ਕਵੀ ਤੇ ਸੰਗੀਤਕਾਰ, ਗੁਰੂ ਨਾਨਕ ਦੇਵ ਜੀ ਇਸ ਮਹਾਨ ਕਵੀ ਤੇ ਸੰਗੀਤਕਾਰ ਸਨ ਆਪ ਨੇ ਉੱਨੀ ਸੌ ਰਾਗਾਂ ਬਾਣੀ ਰਚੀ ਜੋ ਕਿ ਗ੍ਰੰਥ ਸਾਹਿਬ ਵਿੱਚ ਦਰਜ਼ ਹੈ ਜਪੁਜੀ ਸਾਹਿਬ ਅਤੇ ਆਸਾ ਦੀ ਵਾਰ, ਆਪ ਜੀ ਦੇ ਪ੍ਰਸਿੱਧ ਰਚਨਾਵਾਂ ਹਨ। ਆਪ ਜੀ ਦੀ ਬਾਣੀ ਦੀਆਂ ਬਹੁਤ ਸਾਰੀਆਂ ਤੁੱਕਾਂ ਅਖਾਣਾਂ ਵਾਂਗ ਲੋਕਾਂ ਦੇ ਮੂੰਹ ਵਿੱਚ ਚੜ੍ਹੀਆਂ ਹੋਈਆਂ ਸਨ ਨਿਡਰ ਨਿਡਰ ਦੇਸ ਭਗਤ ਆਪ ਜੀ ਦਾ ਨਿਡਰ ਦੇਸ ਭਗਤ ਸਨ, ਪੰਦਰਾਂ ਸੌ ਛੱਬੀ ਈਸਵੀ ਵਿੱਚ ਬਾਬਰ ਦੇ ਭਾਰਤ ਉੱਪਰ ਹਮਲੇ ਤੋਂ ਬਾਅਦ ਉਸ ਦੁਆਰਾ ਮਚਾਈ ਲੁੱਟ ਖਸੁੱਟ ਕਤਲੇਆਮ ਤੇ ਵਿਰੁੱਧ ਅਵਾਜ਼ ਉਠਾਈਆਂ, ਆਪ ਜੀ ਦੇ ਰੱਬ ਨੂੰ ਦਿੱਤਾ, ਅੰਤ ਸਮਾਂ ਆਪ ਜੀ ਦਾ ਆਪਣਾ ਅੰਤਮ ਕਰਤਾਰਪੁਰ ਪਾਕਿਸਤਾਨ ਬਿਤਾਇਆ ਜਿੱਥੇ ਕਿ ਆਪ ਜੀ ਦੀ ਭਾਈ ਲਹਿਣਾ ਗੁਰੂ ਅੰਗਦ ਦੇਵ ਜੀ ਆਪ ਜੀ ਦੇ ਗੱਦੀ ਦਾ ਵਾਰਸ ਚੁਣਿਆ, ਇੱਥੇ ਹੀ ਆਪ ਨੇ ਪੰਦਰਾਂ ਸੌ ਉਨਤਾਲੀ ਈਸਵੀ ਵਿੱਚ ਜੋਤੀ ਜੋਤ ਸਮਾ ਗਏ, ਸਾਰਾ ਅੰਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਯੁੱਗ ਪੁਰਖ ਸਨ।